ਇੱਸ ਢਾਬੇ ਦੇ ਬਾਹਰ ਬੋਹੁਤ ਗੱਡੀਆਂ ਲੱਗੀਆਂ ਹੋਈਆਂ ਹੈਂ।

ਜਿਸ ਵਿੱਚ ਅਸੀ ਬਹੁਤ ਵੱਡਾ ਕਾਲਜ ਦੇਖ ਰਹੇ ਹਾਂ।

ਜਿੱਸ ਬੈਕਰੀ ਦੇ ਵਿੱਚ ਅੱਸੀਂ ਬੋਹੁਤ ਤਰਹਾਂ ਦਿਆਂ ਮੱਠੀਆਈਆਂ ਦੇਖ ਰਹੇ ਹਾਂ।

ਇੱਕ ਇਸ ਵਿੱਚ ਬਹੁਤ ਵੱਡਾ ਪਹਾੜ ਬਣਿਆ ਹੋਇਆ ਹੈ।

ਜਿਸ ਉੱਪਰੋਂ ਬਹੁਤ ਸਾਰੇ ਵਾਈਟ ਪਲਸਰ ਲੰਘ ਰਹੇ--

ਵਧੀਆ ਤਰੀਕੇ ਦੇ ਨਾਲ ਬਣੀ ਹੋਈ ਹੈ ਜਿਸਨੂੰ ਅੱਸੀ--

ਇੱਸ ਰੈਸਟੋਰੈਂਟ ਦੇ ਵਿੱਚ ਅੱਸੀਂ ਬੋਹਤ ਸਾਰੇ ਲੋਕਾਂ ਨੂੰ ਦੇਖ ਰਹੇ ਹਾਂ। ਇੱਸ ਰੈਸਟੋਰੈਂਟ ਦੇ ਵਿੱਚ ਅੱਸੀਂ ਬੋਹਤ ਸਾਰੇ ਲੋਕਾਂ ਨੂੰ ਦੇਖ ਰਹੇ ਹਾਂ।

ਇਸ ਵਿੱਚ ਇੱਕ ਦੋ ਆਦਮੀ ਨਹਾ ਰਹੇ--

ਇਹ ਇੱਕ ਵਧੀਆ ਜਿਹਾ ਮਸਜਿਦ ਏਰੀਆ ਬਣਿਆ ਹੋਇਆ ਹੈ।

ਇਹੇ ਇਕ ਛਿੱਲ ਸਮੁੰਦਰ ਦਾ ਏਰੀਆ ਹੈ।

ਇਹ ਇੱਕ ਘਰ ਨਵਾਂ ਬਣ ਰਹਾ ਹੈ।

ਜਿਸ ਸ਼ੋਪ ਦੇ ਵਿੱਚ ਬਹੁਤ ਵਧੀਆ ਅਲਮੀਨੀਅਮ ਦਾ ਗੇਟ ਲੱਗਾ ਹੋਇਆ ਹੈ।

ਜੋ ਕਿ ਸਾਨੂੰ ਇਸ ਵਿੱਚ ਦਿੱਖ ਰਹੇ ਹੈਂ।